ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋਂ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋਂ ਕਰਕੇ ਉਬੁੰਟੂ ਵਿੱਚ ਐਪਲੀਕੇਸ਼ਨਜ਼ ਨੂੰ ਕਿਵੇਂ ਇੰਸਟਾਲ ਕਰਨਾ ਹੈ
ਇਸ ਟਿਊਟੋਰਿਅਲ ਨੂੰ ਸਮਝਾਉਣ ਲਈ ਮੈਂ ਗਨੋਮ ਇਨਵਾਇਰਨਮੈਂਟ ਡੈਸਕਟੌਪ ਦੇ ਨਾਲ ਉਬੁੰਟੂ 1004 ਦਾ ਇਸਤੇਮਾਲ ਕਰ ਰਿਹਾ ਹਾਂ
ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਲਈ ਤੁਹਾਡੇ ਕੋਲ ਐਡਮਿਨਿਸਟ੍ਰੇਟਿਵ ਰਾਇਟਸ ਹੋਣੀਆਂ ਚਾਹੀਦੀਆਂ ਹਨ
ਇੰਟਰਨੇਟ ਸੰਪਰਕ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ
ਸੋ ਪਹਿਲਾਂ ਅਸੀਂ ਸਿਨੈਪਟਿਕ ਪੈਕੇਜ ਮੈਨੇਜਰ ਨੂੰ ਖੋਲ੍ਹਦੇ ਹਨ
ਉਸਦੇ ਲਈ ਕਿਰਪਾ ਕਰਕੇ system ਗਟੈਡਮਿਨਿਸਟ੍ਰੇਸ਼ਨ ਤੇ ਜਾਓ ਅਤੇ ਫਿਰ ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਕਲਿਕ ਕਰੋ
ਇੱਥੇ ਇੱਕ ਆਥੈਂਟੀਕੇਸ਼ਨ ਡਾਇਲਾਗ ਬਾਕਸ ਵਿਖਾਈ ਦੇਵੇਗਾ ਜੋ ਪਾਸਵਰਡ ਪੁਛੇਗਾ
ਹੁਣ ਪਾਸਵਰਡ ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ
ਜਦੋਂ ਅਸੀ ਪਹਿਲੀ ਵਾਰ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਦੇ ਹਾਂ ਇੱਕ ਇੰਟਰੋਡਕਸ਼ਨ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ
ਇਸ ਡਾਇਲਾਗ ਬਾਕਸ ਵਿੱਚ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਬਾਰੇ ਜਾਣਕਾਰੀ ਹੁੰਦੀ ਹੈ
ਹੁਣ ਅਸੀ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਇੱਕ ਐਪਲੀਕੇਸ਼ਨ ਜਾਂ ਪੈਕੇਜ ਇੰਸਟਾਲ ਕਰਨ ਲਈ ਰਿਪੋਜਿਟਰੀ ਅਤੇ ਪ੍ਰੋਕਸੀ ਕੰਫਿਗਰ ਕਰਦੇ ਹਾਂ
ਅਜਿਹਾ ਕਰਨ ਲਈ ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਉੱਤੇ ਜਾਂਦੇ ਹਾਂ
ਕਿਰਪਾ ਕਰਕੇ ਸੈਟਿੰਗ ਉੱਤੇ ਜਾਓ ਅਤੇ ਪ੍ਰੈਫਰੈਂਸਾਂ ਉੱਤੇ ਕਲਿਕ ਕਰੋ
ਪ੍ਰੈਫਰੈਂਸ ਵਿੰਡੋ ਉੱਤੇ ਕਈ ਟੈਬ ਹਨ ਜੋ ਸਕਰੀਨ ਉੱਤੇ ਵਿਖਾਈ ਦਿੰਦੇ ਹਨ
ਪ੍ਰੋਕਸੀ ਸੈਟਿੰਗ ਕੰਫਿਗਰ ਕਰਨ ਲਈ ਨੈੱਟਵਰਕ ਉੱਤੇ ਕਲਿਕ ਕਰੋ
ਇੱਥੇ ਪ੍ਰੋਕਸੀ ਸਰਵਰ ਵਿੱਚ ਦੋ ਆਪਸ਼ਨ ਹਨ ਡਾਇਰੇਕਟ ਕੁਨੈਕਸ਼ਨ ਅਤੇ ਮੈਨਿਊਅਲ ਕੁਨੈਕਸ਼ਨ
ਮੈਂ ਮੈਨਿਊਅਲ ਪ੍ਰੋਕਸੀ ਕੰਫਿਗਰੇਸ਼ਨ ਦੀ ਵਰਤੋ ਕਰ ਰਿਹਾ ਹਾਂ ਜਿਵੇਂ ਇੱਥੇ ਵਿਖਾਇਆ ਹੈ
ਤੁਸੀ ਆਪਣਾ ਪਸੰਦੀਦਾਰ ਆਪਸ਼ਨ ਚੁਣ ਸਕਦੇ ਹੋ
ਆਥੈਂਟੀਕੇਸ਼ਨ ਬਟਨ ਉੱਤੇ ਕਲਿਕ ਕਰੋ
ਐਚਟੀਟੀਪੀ ਆਥੈਂਟੀਕੇਸ਼ਨ ਵਿੰਡੋ ਸਕਰੀਨ ਉੱਤੇ ਵਿਖਾਈ ਦਿੰਦੀ ਹੈ
ਜੇਕਰ ਲੋੜ ਹੈ ਤਾਂ ਕਿਰਪਾ ਕਰਕੇ ਯੂਜਰਨੇਮ ਅਤੇ ਪਾਸਵਰਡ ਭਰੋ ਅਤੇ ਓਕ ਉੱਤੇ ਕਲਿਕ ਕਰੋ
ਹੁਣ ਤਬਦੀਲੀ ਨੂੰ ਲਾਗੂ ਕਰਨ ਲਈ ਐਪਲੀ ਉੱਤੇ ਕਲਿਕ ਕਰੋ
ਵਿੰਡੋ ਨੂੰ ਬੰਦ ਕਰਨ ਲਈ ਓਕ ਉੱਤੇ ਕਲਿਕ ਕਰੋ
ਹੁਣ ਦੁਬਾਰਾ ਸੈਟਿੰਗ ਉੱਤੇ ਜਾਓ ਅਤੇ ਰਿਪਾਜ਼ਿਟਰੀਜ਼ ਉੱਤੇ ਕਲਿਕ ਕਰੋ
ਸਕਰੀਨ ਉੱਤੇ ਸਾਫਟਵੇਯਰ ਸੋਰਸਜ਼ ਵਿੰਡੋ ਦਿਸਦਾ ਹੈ
ਉਬੁੰਟੂ ਸਾਫਟਵੇਯਰ ਡਾਉਨਲੋਡ ਕਰਨ ਲਈ ਕਈ ਸੋਰਸਜ਼ ਹਨ
ਡਾਉਨਲੋਡ ਫਰੋਮ ਡਾਊਨਲੋਡ ਫਰੋਮ ਡਰੋਪ ਡਾਉਨ ਮੈਨਿਊ ਉੱਤੇ ਕਲਿਕ ਕਰੋ ਅਤੇ ਰਿਪਾਜ਼ਿਟਰੀਜ਼ ਦੀ ਸੂਚੀ ਨੂੰ ਦੇਖਣ ਲਈ ਮਾਊਸ ਬਟਨ ਨੂੰ ਦਬਾ ਕੇ ਰੱਖੋ
ਓਥਰ ਗਲੋਬ ਉੱਤੇ ਸਰਵਰਸ ਦੀ ਸੂਚੀ ਦਿਖਾਂਦਾ ਹੈ
ਇਸ ਵਿੰਡੋ ਨੂੰ ਬੰਦ ਕਰਨ ਲਈ ਕੈਂਸਲ ਉੱਤੇ ਕਲਿਕ ਕਰੋ
ਮੈਂ ਸਰਵਰ ਫੋਰ ਇੰਡੀਆ ਦੀ ਵਰਤੋ ਕਰ ਰਿਹਾ ਹਾਂ ਜਿਵੇਂ ਇੱਥੇ ਵਿਖਾਇਆ ਹੈ
ਸਾਫਟਵੇਯਰ ਸੋਰਸਜ਼ ਵਿੰਡੋ ਨੂੰ ਬੰਦ ਕਰn ਲਈ ਕਲੋਜ ਕਲੋਜ਼ ਉੱਤੇ ਕਲਿਕ ਕਰੋ
ਇਸ ਟੂਲ ਦੀ ਵਰਤੋ ਕਿਵੇਂ ਕੀਤੀ ਜਾਵੇ ਇਹ ਸਿੱਖਣ ਦੇ ਲਈ ਉਦਾਹਰਣ ਦੇ ਰੂਪ ਵਿੱਚ ਮੈਂ ਹੁਣੇ ਵੀਐਲਸੀ ਪਲੇਅਰ ਇੰਸਟਾਲ ਕਰਾਂਗਾ
ਜੇਕਰ ਤੁਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਪਹਿਲੀ ਵਾਰ ਕਰ ਰਹੇ ਹੋ ਤਾਂ ਤੁਹਾਨੂੰ ਪੈਕੇਜਸ ਨੂੰ ਦੁਬਾਰਾ ਲੋਡ ਕਰਨ ਦੀ ਲੋੜ ਹੈ
ਅਜਿਹਾ ਕਰਨ ਲਈ ਟੂਲ ਬਾਰ ਉੱਤੇ ਰਿਲੋਡ ਬਟਨ ਨੂੰ ਕਲਿਕ ਕਰੋ
ਇਹ ਕੁੱਝ ਸੈਕੰਡ ਲੈ ਸਕਦਾ ਹੈ
ਇੱਥੇ ਅਸੀ ਵੇਖ ਸਕਦੇ ਹਾਂ ਕਿ ਪੈਕੇਜਸ ਇੰਟਰਨੇਟ ਦੇ ਮਾਧਿਅਮ ਨਾਲ ਟ੍ਰਾਂਸਫ਼ਰ ਕੀਤੇ ਜਾ ਸਕਦੇ ਹਨ ਅਤੇ ਅਪਡੇਟ ਹੋ ਰਹੇ ਹਨ
ਜਦੋਂ ਰੀਲੋਡਿੰਗ ਦੀ ਪਰਿਕ੍ਰੀਆ ਪੂਰੀ ਹੋ ਜਾਂਦੀ ਹੈ ਤਾਂ ਕਵੀਕ ਸਰਚ ਬਾਕਸ ਉੱਤੇ ਜਾਓ ਜੋ ਕਿ ਟੂਲ ਬਾਰ ਉੱਤੇ ਹੈ ਅਤੇ ਵੀਐਲਸੀ ਟਾਈਪ ਕਰੋ
ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਰੇ ਵੀਐਲਸੀ ਪੈਕੇਜਸ ਸੂਚੀਬੱਧ ਹਨ
ਵੀਐਲਸੀ ਪੈਕੇਜ ਨੂੰ ਚੁਣਨ ਲਈ ਕਿਰਪਾ ਕਰਕੇ ਚੈਕ ਬਾਕਸ ਉੱਤੇ ਕਲਿਕ ਕਰੋ ਅਤੇ ਮੈਨਿਊ ਬਾਰ ਵਿਚ ਦਿਖਾਏ ਹੋਏ ਮਾਰਕ ਫੋਰ ਇੰਸਟਾਲੇਸ਼ਨ ਆਪਸ਼ਨ ਨੂੰ ਚੁਣੋ
ਇੱਕ ਡਾਇਲਾਗ ਬਾਕਸ ਦਿਖੇਗਾ ਜੋ ਰਿਪਾਜਿਟਰੀ ਪੈਕੇਜਸ ਦੀ ਪੂਰੀ ਸੂਚੀ ਵਿਖਾ ਰਿਹਾ ਹੈ
ਸਾਰੇ ਡਿਪੈਂਡੈਂਸੀਆਂ ਪੈਕੇਜਸ ਨੂੰ ਆਪਣੇ ਆਪ ਹੀ ਮਾਰਕ ਕਰਨ ਲਈ ਮਾਰਕ ਬਟਨ ਉੱਤੇ ਕਲਿਕ ਕਰੋ
ਟੂਲ ਬਾਰ ਉੱਤੇ ਜਾਓ ਅਤੇ ਐਪਲੀ ਬਟਨ ਉੱਤੇ ਕਲਿਕ ਕਰੋ
ਇੱਕ ਸਮਰੀ ਵਿੰਡੋ ਸਾਹਮਣੇ ਆਵੇਗੀ ਜੋ ਕਿ ਇੰਸਟਾਲ ਹੋਣ ਵਾਲੇ ਸਾਰੇ ਪੈਕੇਜਸ ਦਾ ਵੇਰਵਾ ਦਿੰਦਾ ਹੈ
ਇੰਸਟਾਲ ਸ਼ੁਰੂ ਕਰਨ ਲਈ ਐਪਲੀ ਬਟਨ ਉੱਤੇ ਕਲਿਕ ਕਰੋ
ਇੰਸਟਾਲੇਸ਼ਨ ਦੀ ਪਰਿਕ੍ਰੀਆ ਕੁੱਝ ਸਮਾਂ ਲਵੇਂਗੀ ਜੋ ਕਿ ਇੰਸਟਾਲ ਹੋਣ ਵਾਲੇ ਪੈਕੇਜਸ ਦੀ ਗਿਣਤੀ ਅਤੇ ਸਾਇਜ ਉੱਤੇ ਨਿਰਭਰ ਕਰਦਾ ਹੈ
ਪਹਿਲਾਂ ਦੀ ਤਰ੍ਹਾਂ ਇਹ ਕੁੱਝ ਸਮਾਂ ਲਵੇਗਾ
ਡਾਉਨਲੋਡਿੰਗ ਪੈਕੇਜ ਫਾਇਲ ਡਾਊਨਲੋਡਿੰਗ ਪੈਕੇਜ ਫਾਈਲ ਵਿੰਡੋ ਬੰਦ ਹੋ ਜਾਵੇਗੀ ਜਿਵੇਂ ਹੀ ਇੰਸਟਾਲ ਪੂਰਾ ਹੋ ਜਾਵੇਗਾ

ਹੁਣ ਅਸੀ ਵੇਖ ਸਕਦੇ ਹਾਂ ਕਿ ਉਹ ਬਦਲਾਵ ਲਾਗੂ ਹੋ ਰਹੇ ਹਨ

ਅਸੀਂ ਵੇਖ ਰਹੇ ਹਾਂ ਕਿ ਵੀਐਲਸੀ ਹੁਣ ਇੰਸਟਾਲ ਹੋ ਗਿਆ ਹੈ
ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਨੂੰ ਹੁਣ ਬੰਦ ਕਰ ਦਿਓ
ਹੁਣ ਤਸਦੀਕੀ ਕਰਦੇ ਹਾਂ ਕਿ ਵੀਐਲਸੀ ਪਲੇਅਰ ਸਫਲਤਾਪੂਰਵਕ ਇੰਸਟਾਲ ਹੋਇਆ ਹੈ ਕਿ ਨਹੀਂ
ਅਜਿਹਾ ਕਰਨ ਲਈ ਐਪਲੀਕੇਸ਼ਨ ਜੀਟੀ ਸਾਉਂਡ ਅਤੇ ਵੀਡੀਓ ਤੇ ਜਾਓ
ਇੱਥੇ ਅਸੀ ਵੇਖ ਸਕਦੇ ਹਾਂ ਕਿ ਵੀਐਲਸੀ ਮੀਡੀਆ ਪਲੇਅਰ ਸੂਚੀਬੱਧ ਹੈ ਅਰਥਾਤ ਵੀਐਲਸੀ ਸਫਲਤਾਪੂਰਵਕ ਇੰਸਟਾਲ ਹੋ ਗਿਆ ਹੈ
ਉਸੀ ਤਰ੍ਹਾਂ ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਹੋਰ ਐਪਲੀਕੇਸ਼ਨਜ਼ ਇੰਸਟਾਲ ਕਰ ਸਕਦੇ ਹਾਂ
ਮੈਂ ਸਾਰ ਪੇਸ਼ ਕਰਦਾ ਹਾਂ ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਕਿਵੇਂ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਪ੍ਰੋਕਸੀ ਅਤੇ ਰਿਪੋਜਿਟਰੀ ਕੰਫਿਗਰ ਕਰਦੇ ਹਨ
ਕਿਵੇਂ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਐਪਲੀਕੇਸ਼ਨ ਜਾਂ ਪੈਕੇਜ ਇੰਸਟਾਲ ਕਰਦੇ ਹਨ
ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜਿਸਨੂੰ ਰਾਸ਼ਟਰੀ ਸਿੱਖਿਆ ਮਿਸ਼ਨ ਨੇ ਆਈਸੀਟੀ ਦੇ ਮਾਧਿਅਮ ਵਲੋਂ ਸਹਿਯੋਗ ਦਿੱਤਾ ਹੈ
ਜਿਆਦਾ ਜਾਣਕਾਰੀ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ http spoken tutorialorgnmeict ਇੰਟਰੋ
ਆਈ ਆਈ ਟੀ ਬਾੰਬੇ ਦੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਇਸ ਟਿਊਟੋਰਿਅਲ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ